ਇੱਸਦੇ ਲੱਗੇ ਇੱਕ ਦ੍ਰਖਤ ਵੀ ਲੱਗਾ ਹੋਯਾ ਹੈ।

ਜਿਸ ਵਿੱਚ ਬਹੁਤ ਹੀ ਸੋਹਣੇ ਸੋਹਣੇ ਫੁੱਲਰ ਲੱਗੇ ਹੋਏ ਹਨ।

ਇਸ ਵਿੱਚ ਬੜੇ ਸ਼ੈਂਪੂ ਅਤੇ ਕੁਛ ਵੀ ਫੀਨਾਇਲ ਅਸੀ ਖਰੀਦ ਸਕਦੇ ਹਾਂ।

ਇਸ ਵਿਚ ਅਸੀ ਵੱਖ ਵੱਖ ਲਾਈਟਾਂ ਵੀ ਦੇਖ ਰਹੇ ਹਾਂ।

ਜਿਸ ਵਿੱਚ ਅਸੀਂ ਪਾਰਕ ਛੋਟੀ ਜਿਹੀ ਪਾਰਕ ਦੇਖ ਰਹੇ ਹਾਂ।

ਜਿਸ ਵਿੱਚ ਗ੍ਰੀਨ ਕਲਰ ਦੀਆਂ ਬੱਸਾਂ ਨਜ਼ਰ ਆ ਰਹੀਆਂ ਹਨ।

ਜੋ ਕਿ ਸਾਨੂੰ ਇਸ ਵਿੱਚ ਦੇਖ ਰਹੇ ਹਨ ਇਸ ਵਿੱਚ ਬਹੁਤ ਭੀੜ ਹੋਈ ਹੈ।

ਇਸ ਮੰਦਰ ਵਿੱਚ ਬਹੁਤ ਵਧੀਆ ਫੁੱਲਾਂ ਦੇ ਨਾਲ ਸਜਾਵਟ ਹੋਈ ਹੈ।

ਜਿਸ ਵਿਚ ਇੱਕ ਫਰੇਮ ਵਿੱਚ ਬਹੁਤ ਸਾਰੇ ਫਲ ਤੇ ਫਰੂਟ ਲੱਗੇ ਹੋਏ ਹਨ।

ਏਸ ਵਿੱਚ ਬੌਹਤ ਲੰਬੀਆਂ ਲੰਬੀਆਂ ਉੱਚਿਆਂ ਉੱਚਿਆਂ ਬਿਲਡਿੰਗਸ ਵੀ ਬਣਿਆ ਹੋਇਆ ਹਨ।

ਜਿਸ ਦੇ ਬਾਹਰ ਨੇਲਸ ਦੀਆਂ ਤੇ ਬਹੁਤ ਵਧੀਆ ਵਧੀਆ ਫੋਟੋਆਂ ਲੱਗੀਆਂ ਹੈ।

ਇਹ ਇੱਕ ਮੈਰਿਜ ਪੈਲੇਸ ਹੈ ਜਿੱਸ ਵਿੱਚ ਅੱਸੀ ਬਹੁਤ ਤਰ੍ਹਾਂ ਤਰ੍ਹਾਂ ਦੀ ਸਜਾਵਟ ਲੱਗੀ ਦੇਖ ਰਹੇ ਹਾਂ।

ਇਹ ਸਜਾਵਟ ਫੁੱਲਾਂ ਦੇ ਨਾਲ ਅਤੇ ਲਾਈਟਾਂ ਦੇ ਨਾਲ ਹੋਈ ਹੈ।

ਇਹ ਇੱਕ ਖਾਲੀ ਰੋਡ ਹੈ ਜਿਸ ਵਿੱਚ ਅਸੀਂ ਬਹੁਤ ਤਰ੍ਹਾਂ ਤਰ੍ਹਾਂ ਦੇ ਦਰਖਤ ਲੱਗੇ ਦੇ ਰਹੇ ਹਾਂ।

ਜਿਸ ਵਿੱਚ ਸਾਰੇ ਲੋਕ ਆ ਕੇ ਬਹੁਤ ਤਰ੍ਹਾਂ ਤਰ੍ਹਾਂ ਦੀਆਂ--